School ਉਹ ਬਸ ਆਹੀ ਗੱਲ ਕਹਿੰਦੇ ਰਹਿੰਦੇ ਆ ਮੈਨੂੰ ਮਤਲਬ ਕਿ ਸਾਰੇ ਬੱਚਿਆਂ ਨੂੰ ਕਿ ਕੂਲਰ ਵਿੱਚ ਪਾਣੀ ਨਾ ਇਕੱਠਾ ਹੋਣ ਦੇਵੋ ਹਨਾ ਕਿ ਜਿੱਥੇ ਕਿਤੇ ਵੀ ਤੁਹਾਨੂੰ ਮਤਲਬ ਕਿ ਪਾਣੀ ਨਜ਼ਰ ਆਉਂਦਾ ਹੈਗਾ ਨਾ ਤੇ ਉਹਦਾ ਕਹਿੰਦੇ ਉਹਨੂੰ ਜਿਹੜਾ ਸਾਫ਼ ਕਰਕੇ ਰੱਖਣਾ ਚਾਹੀਦਾ ਆ ਕਿ ਅੱਜ ਤੁਹਾਨੂੰ ਪਤਾ ਡੇਂਗੂ ਬੜਾ ਫ਼ੈਲ ਰਿਹਾ ਆ ਹਨਾ ਜਾਂ ਮਲੇਰੀਆ ਮਤਲਬ ਕਿ ਮੱਛਰ ਦੇ ਕਾਰਨ ਹੀ ਤੈਨੂੰ ਪਤਾ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਤੇ ਯਾਰ ਮੈਨੂੰ furniture ਦੀ ਸਫ਼ਾਈ ਦਾ ਨੀ ਪਤਾ ਲੱਗਦਾ ਹੈਗਾ ਹਨਾ ਉਹਦੀ ਸਫ਼ਾਈ ਜਿੱਦਾਂ ਹੁਣ ਸੋਫ਼ਾ ਵਗ਼ੈਰਾ ਆ ਤੈਨੂੰ ਪਤਾ ਹੀ ਹੈ ਕਿ ਹੁਣ ਬੇਸ਼ਕ ਕੱਪੜਾ ਵੀ ਮਾਰੀਏ ਪਰ ਤਾਂ ਵੀ ਮੈਂ ਦੇਖਿਆ ਕਿ ਗੰਦੇ ਗੰਦੇ ਹੀ ਰਹਿੰਦੇ ਹੈਗੇ ਆ ਅੱਛਾ ਹਮ ਹਮ ਠੀਕ ਹੈ ਤੇ ਹੋਰ ਮਾਨਸੀ ਜਿਹੜੇ curtain ਵਗ਼ੈਰਾ ਜਿਹੜੇ ਹੁੰਦੇ ਹੈਗੇ ਆ ਹਨਾ ਉਹਨਾਂ ਦਾ ਵੀ ਯਾਰ ਕਿੰਨਾ ਸਾਰਾ ਪੰਗਾ ਹੁੰਦਾ ਵਾ ਹਨਾ ਹਮ ਹਮ ਠੀਕ ਹੈ ਮਾਨਸੀ ਤੂੰ ਕਿੱਦਾਂ ਕਰਦੀ ਹੁੰਦੀ ਆਂ ਕਿ weakly ਮਤਲਬ ਕਿ ਕਰਦੀ ਹੁੰਦੀ ਆਂ weakly ਸਫ਼ਾਈ ਕਰਦੀ ਹੁੰਦੀ ਆਂ ਜਾਂ daily ਠੀਕ ਹੈ ਹੋਰ ਫਿਰ ਸੁਣਾ ਕੀ ਕਰ ਰਹੀ ਆਂ

ਠੀਕ ਹੈ ਫਿਰ ਕਿੱਦਾਂ ਲੱਗਦਾ ਹੈ ਘਰ ਰਹਿ ਕੇ ਹੁਣ ਤੈਨੂੰ

ਹਮ ਇਹ ਤੇ ਗੱਲ ਹੈਗੀ ਹੈ ਯਾਰ ਕੰਮ ਤੇ ਮੁੱਕਦਾ ਨੀ ਹੈਗਾ ਘਰ ਦਾ ਹਨਾ ਜਿੰਨਾ ਮਰਜ਼ੀ ਕਰ ਲਓ ਦੀਵਾਰਾਂ ਤੇ ਕਿੰਨੀ dust ਹੋਈ ਜਾਂਦੀ ਹੈ ਕਿ ਹਨਾ ਜਦੋਂ ਤੇ ਮਾਨਸੀ ਜਦੋਂ ਵੀ ਜਾਲੇ ਸਾਫ਼ ਕਰੋ ਹਨਾ ਫਿਰ ਦੁਬਾਰਾ ਉੱਥੇ ਜਾਲੇ ਫਟਾਫਟ ਪਤਾ ਵੀ ਨੀ ਲੱਗਦਾ ਹੈਗਾ ਕਿ ਹੋ ਜਾਂਦੇ ਆ ਹਨਾ

ਮਾਨ~ ਮਾਨਸੀ ਮੈਂ ਦੇਖਿਆ ਲੋਕੀ ਪਤਾ ਕੀ ਸੋਚਦੇ ਆ ਘਰ ਦੀ ਤੇ ਸਫ਼ਾਈ ਕਰ ਲੈਂਦੇ ਆ ਤੇ ਆਪਣੇ ਬੂਹੇ ਤੋਂ ਤੈਨੂੰ ਪਤਾ ਹੈ ਆਪਣਾ ਬੂਹਾ ਸਾਫ਼ ਕਰ ਲੈਣਗੇ ਦੂਜੇ ਦੇ ਬੂਹੇ ਤੈਨੂੰ ਪਤਾ ਕੂੜਾ ਲਗਾ ਦੇਣਗੇ ਹਨਾ ਲੋਕੀ ਗਲੀਆਂ ਦੀ ਵੀ ਸਫ਼ਾਈ ਨੀ ਰੱਖਦੇ ਹੈਗੇ ਹਨਾ

ਹਾਂ ਯਾਰ ਇਹੀ ਤੇ ਗੱਲ ਹੈਗੀ ਆ ਕਿ ਲੋਕਾਂ ਨੂੰ ਨਾ awareness ਨੀ ਹੈਗੀ ਹਨਾ ਲੋਕੀ ਬਸ ਪਤਾ ਕੀ ਕਰਦੇ ਆ ਆਪਣੇ ਘਰ ਦੀ ਸਫ਼ਾਈ ਕਰ ਲਈ ਹਨਾ ਜੇ ਬਾਹਰ ਗੰਦ ਪਿਆ ਤਾਂ ਪਿਆ ਹੀ ਰਹਿਣ ਦਿੰਦੇ ਹੈਗੇ ਆ ਹਨਾ ਹਮ ਹਾਂ ਯਾਰ ਆਹ ਗੱਲ ਤਾਂ ਤੇਰੀ ਬਿਲਕੁਲ ਸਹੀ ਹੈਗੀ ਹੈ

ਹਮ ਹਮ ਆਹੀ ਤੇ ਗੱਲ ਹੈਗੀ ਹੈ ਨਾ ਯਾਰ ਬਸ ਲੋਕਾਂ ਦੇ ਦਿਮਾਗ ਵਿੱਚ ਨਾ ਇਹੀਓ ਗੱਲ ਬੈਠ ਗਈ ਆ ਹਨਾ ਆਪਣਾ ਘਰ ਸਾਫ਼ ਕੀਤਾ ਆਪਣਾ ਬੂਹਾ ਸਾਫ਼ ਕੀਤਾ ਹਨਾ ਦੂਜੇ ਦੇ ਅੱਗੇ ਕੂੜਾ ਲਗਾ ਦਿੱਤਾ ਹਨਾ ਕਿਉਂ ਮੈਂ ਕਿਉਂ ਕਰਾਂ ਹਨਾ।

ਹਮ ਹਮ ਯਾਰ ਮੈਂ ਦੇਖਿਆ ਇੱਕ ਤਾਂ ਨਾ ਘਰਾਂ ਵਿੱਚ ਚੂਹੇ ਬੜੇ ਲੱਗ ਜਾਂਦੇ ਆ ਮਾਨਸੀ ਚੂਹੇ ਕੋਕਰੋਚ ਹਨਾ ਪਤਾ ਨੀ ਕਿਉਂ ਮੈਨੂੰ ਤੇ ਸਮਝ ਨੀ ਆਉਂਦਾ ਸਾਡੇ kitchen ਦੇ ਵਿੱਚ ਪਤਾ ਨੀ ਕਿੱਥੋਂ ਚੂਹੇ ਆ ਜਾਂਦੇ ਹੈਗੇ ਆ

ਹਾਂ ਯਾਰ ਇਹ ਤਾਂ ਗੱਲ ਤੇਰੀ ਬਿਲਕੁਲ ਸਹੀ ਹੈ ਇਹਦੇ ਵਿੱਚ ਮਤਲਬ ਕਿ ਕਸ਼ੂਰ ਸਾਡਾ ਨੀ ਕਸ਼ੂਰ ਮਤਲਬ ਕਿ ਸਾਡੀ setting ਦਾ ਥੋੜ੍ਹੀ ਹਨਾ ਮਾਨਸੀ ਤੇਰੇ kitchen 'ਚ ਵੀ ਮਤਲਬ ਉਹ ਹੁੰਦੇ ਨੇ ਕੋਕਰੋਚ ਵਗ਼ੈਰਾ ਹੁੰਦੇ ਨੇ?

ਹਾਂ ਯਾਰ ਬਾਅਦ ਵਿੱਚ ਸਫ਼ਾਈ ਵੀ ਨੀ ਕੀਤੀ ਜਾਂਦੀ ਹੈਗੀ ਹਨਾ ਫਿਰ ਏਦਾਂ ਕਿੰਨੇ germs ਬੜੇ ਹੋ ਜਾਂਦੇ ਆ ਹਨਾ

ਕਿ ਜਿੱਦਾਂ ਸਾਫ਼ ਸਾਫ਼ ਨਹੀਂ ਜਿੱਦਾਂ ਕਿ ਲੱਗਦੀਆਂ ਹੈਗੀਆਂ ਕਿ ਉਹਨਾਂ ਦੀ ਲਿਸ਼ਕ ਨੀ ਆਉਂਦੀ।

ਹਮ ਮੈਨੂੰ ਨਾਲ ਵਾਲੇ ਆਂਟੀ ਵੀ ਕਹਿ ਰਹੇ ਸੀ ਮੈਂ ਦੇਖਿਆ ਪਤਾ ਕੀ ਹੋਇਆ ਪਿੱਛਲੇ ਵਾਰੀ ਨਾ ਜਦੋਂ ਰਾਸ਼ਣ ਪਵਾਇਆ ਠੀਕ ਹੈ ਤੇ ਜਿਹੜੀ ਉਹ ਪੁਰਾਣੀਆਂ ਦਾਲਾਂ ਪਈਆਂ ਸੀਗੀਆਂ ਨਾ ਉਹਨਾਂ ਨੂੰ ਸਾਰਿਆਂ ਨੂੰ ਨਾ ਕੀੜਾ ਲੱਗ ਚੁੱਕਿਆ ਸੀ।

ਤੇ ਕਹਿੰਦੇ ਇਹਨਾਂ ਨੂੰ ਧੁੱਪੇ ਪਾਇਆ ਕਰ ਕਹਿੰਦੇ ਕਿ ਨਾ ਇਹਨਾਂ ਦੀ ਨਾ ਨਾਲੇ ਨਾ ਮਤਲਬ ਵੀ ਜਿਹੜੇ ਡੱਬੇ ਆ ਉਹ ਵੀ ਸਾਫ਼ ਸੁੱਥਰੇ ਰਹਿੰਦੇ ਆ

ਹਾਂ ਯਾਰ ਇਹ ਤੇ ਗੱਲ ਹੈ ਤੇਰੀ ਚੱਲ ਕੋਈ ਨੀ ਮੈਂ ਹੁਣ ਧਿਆਨ ਰੱਖਿਆ ਕਰਾਂਗੀ ਹਨਾ ਹਾਂਜੀ ਹਾਂਜੀ ਸਭ ਵਧੀਆ okay

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ okay okay okay okay ਠੀਕ ਹੈ bye bye ਮਾਨਸੀ ਤੰਬਾਕੂ, ਮੁੰਡਨ ਅਤੇ ਪਰ ਇਸਤਰੀ ਨੂੰ ਧਰਮ ਨਾਸ਼ਕ ਜਾਣ ਕੇ ਸਦਾ ਤਿਆਗ ਕਰਨਾ, ਤੇਤੀ ਕਿਸੇ ਦੇਵੀ ਦੇਵਤਾ ਔਰ ਮੜ੍ਹੀ ਮੱਠ ਪਰ ਚੜ੍ਹਿਆ ਹੋਇਆ ਪ੍ਰਸ਼ਾਦ ਅੰਗੀਕਾਰ ਨਹੀਂ ਕਰਨਾ। ਚੌਂਤੀ ਕਿਸੇ ਪ੍ਰਕਾਰ ਦੀ ਸੁੱਖਣਾ ਨਹੀਂ ਸੁੱਖਣੀ, ਪੈਂਤੀ ਬੇਗਾਨਾ ਹੱਕ ਰਿਸ਼ਵਤ ਆਦਿਕ ਕਦੇ ਨਹੀਂ ਲੈਣਾ, ਛੱਤੀ ਗੁਰਦੁਆਰਿਆਂ ਤੋ ਬਿਨਾਂ ਹੋਰ ਕੋਈ ਆਪਣਾ ਤੀਰਥ ਔਰ ਧਾਮ ਨਹੀਂ ਸਮਝਣਾ, ਸੈਂਤੀ ਗੁਰੂ ਨਾਨਕ ਪੰਥੀ ਜਿਤਨੇ ਭੇਖ ਮਾਤਰ ਔਰ ਗੁਰੂ ਘਰ ਦੇ ਸਿਦਕੀ ਸਿੱਖ ਹਨ, ਉਹਨਾਂ ਨਾਲ ਕਦੇ ਵੈਰ ਵਿਰੋਧ ਈਰਖਾ ਨਹੀਂ ਕਰਣੀ, ਔਰ ਕਿਸੇ ਨੂੰ ਹਾਨੀ ਪਹੁੰਚਾਉਣ ਦਾ ਸੰਕਲਪ ਮਨ ਵਿਚ ਨਹੀਂ ਲਿਆਂਉਣਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਕ ਅਨੁਸਾਰ ਸਭਦਾ ਹਿਤ ਚਾਹੁਣਾ।

ਰਣ ਵਿੱਚ ਪਿੱਠ ਨਹੀਂ ਦੇਣੀ, ਭਾਈ ਨੰਦਲਾਲ ਸਾਹਿਬ ਤੌਸੀਫ਼ੋਸਨਾ ਵਿੱਚ ਗੁਰੂ ਸਾਹਿਬ ਨੂੰ ਸਰਬੋਤਮ ਕਥਨ ਕਰਦੇ ਹੋਏ ਗੁਰੁਮਤ ਨੂੰ ਹਿੰਦੂ, ਮੁਸਲਮਾਨ, ਈਸਾਈ ਆਦਿਕ ਧਰਮਾਂ ਤੋਂ ਭਿੰਨ ਔਰ ਸ੍ਰੇਸ਼ਟ ਲਿਖਦੇ ਹਨ, ਯਥਾ ਬਲੰਦ ਤਰ ਅਜ਼ ਹਨੂਦਾਤ ਵਲ ਤੁਰਕਾਤ, ਵਲ ਕੁਫ਼ਰਾਤ, ਵਲ ਇਸਲਾਮਾਤ, ਵਲ ਤੌਰੇਤਾਤ,

ਯਹੂਦੀ, ਈਸਾਈ, ਦਾਊਦੀ, ਮੁਸਲਮਾਨ, ਪੀਰ ਔਰ ਪੈਗੰਬਰ ਆਦਿਕਾਂ ਤੋਂ ਗੁਰੂ ਸਾਹਿਬ ਅਤਿਅੰਤ ਉਚੇ ਹਨ, ਅਰਥਾਤ ਸਿਖ ਧਰਮ ਸਭ ਧਰਮਾਂ ਤੋਂ ਸ਼੍ਰੋਮਣੀ ਹੈ। ਪਿਆਰੇ ਹਿੰਦੂ ਭਾਈ ਇਨ੍ਹਾਂ ਪ੍ਰਮਾਣਾਂ ਤੋਂ ਆਪ ਦੇਖ ਸਕਦੇ ਹੋ ਕਿ ਸਤਿਗੁਰੂ ਦੇ ਸਿਖ ਹਮ ਹਿੰਦੂ ਨਹੀਂ ਮਨ-ਉਕਤਿ ਨਹੀਂ ਆਖਦੇ, ਕਿੰਤੂ ਗੁਰਮਤਿ ਔਰ ਗੁਰੂ ਆਗਿਆ ਅਨੁਸਾਰ ਕਹਿੰਦੇ ਔਰ ਮੰਨਦੇ ਹਨ। ਪਹਿਲਾ ਜੇ ਆਪ ਸਿੱਖਾਂ ਨੂੰ ਹਿੰਦੂਆਂ ਵਿਚੋਂ ਨਿਕਲਣੇ ਕਾਰਨ ਹਿੰਦੂ ਮੰਨਦੇ ਹੋ ਤਾਂ ਈਸਾਈਆਂ ਨੂੰ, ਜੋ ਯਹੂਦੀਆਂ ਵਿਚੋਂ ਨਿਕਲੇ ਹਨ, ਮੁਸਲਮਾਨਾਂ ਨੂੰ, ਜੋ ਕੁਰੈਸ਼ੀ ਈਸਾਈ ਔਰ ਯਹੂਦੀ ਆਦਿਕਾਂ ਵਿਚੋਂ ਨਿਕਲੇ ਹਨ, ਯਹੂਦੀ ਆਦਿਕ ਕਿਉਂ ਨਹੀਂ ਜਾਣਦੇ? ਔਰ ਉਹ ਵੀ ਆਪਣੇ ਆਪ ਨੂੰ ਕਿਉਂ ਨਹੀਂ ਮੰਨਦੇ? ਔਰ ਖ਼ਾਸ ਕਰਕੇ ਜੋ ਹਿੰਦੁਸਤਾਨੀ

ਈਸਾਈ, ਮੁਸਲਮਾਨ, ਬੋਧ ਔਰ ਪਾਰਸੀ ਆਦਿਕਾਂ ਦਾ ਵੀ ਖਾਨ ਪਾਨ ਇਕੱਠਾ ਹੁੰਦਾ ਹੈ, ਕਿਆ ਇਤਨੇ ਮਾਤ੍ਰ ਕਰਕੇ ਏਹ ਸਭ ਮਜ਼ਹਬੀ ਰੀਤੀ ਅਨੁਸਾਰ ਇੱਕ ਕਹੇ ਜਾ ਸਕਦੇ ਹਨ। ਔਰ ਇਸ ਵਿਸ਼ੇ ਪਰ ਜੋ ਸਾਡੇ ਧਰਮ ਪੁਸਤਕਾਂ ਦੀ ਰਾਏ ਹੈ, ਉਹ ਵੀ ਆਪ ਨੂੰ ਸੁਣਾਉਣੀ ਮੁਨਾਸਬ ਸਮਝਦੇ ਹਾਂ, ਜਿਸ ਤੋਂ ਆਪ ਸਮਝ ਲਓਗੇ ਕਿ ਸਿੱਖਾਂ ਅਤੇ ਹਿੰਦੂਆਂ ਦਾ ਖਾਨ ਪਾਨ ਵਿੱਚ ਕਿਤਨਾ ਭੇਦ ਹੈ। ਮੋਨੋ ਕਰ ਆਹਾਰ ਨਹਿ ਖਾਨਾ ਰਸੋਈਆ ਸਿੱਖ ਰਖੇ, ਜਾਤਿ ਪਾਤਿ ਕੋ ਭੇਦ ਨਾ ਕੋਈ, ਚਾਰ ਵਰਨ ਅਚਵਹਿ ਇੱਕ ਹੋਈ ਤੀਜਾ ਜੇ ਹਿੰਦੂਆਂ ਨਾਲ ਸਾਕ ਨਾਤੇ ਹੋਣ ਕਰਕੇ ਸਿੱਖਾਂ ਨੂੰ ਹਿੰਦੂ ਆਖਦੇ ਹੋ, ਤਾਂ ਯਹੂਦੀ, ਈਸਾਈ, ਬੋਧ, ਜਾਪਾਨੀ ਔਰ ਚੀਨੀ ਆਦਿਕ ਦੀਆਂ ਆਪਸ ਵਿਚ ਰਿਸ਼ਤੇਦਾਰੀਆਂ ਹੁੰਦੀਆਂ ਹਨ, ਕਿਆ ਇਹ ਸੰਬੰਧ ਮਾਤ੍ਰ ਕਰਕੇ ਆਪਣੇ ਧਰਮ ਤੋਂ ਪਤਿਤ ਮੰਨੇ ਜਾਂਦੇ ਹਨ, ਔਰ ਆਪ ਨੂੰ ਤਵਾਰੀਖਾਂ ਤੋਂ ਪਤਾ ਲੱਗਿਆ ਹੋਣਾ ਹੈ ਕਿ ਕਿਸੀ ਵੇਲੇ ਮੁਗ਼ਲੀਆ ਖ਼ਾਨਦਾਨ ਦੇ ਨਾਲ ਹਿੰਦੂਆਂ ਦੇ ਸਾਕ ਨਾਤੇ ਵੀ ਹੁੰਦੇ ਸੇ,

ਔਰ ਬਾਬਿਲ ਦੇ ਬਾਦਸ਼ਾਹ ਸਲਿਊਕਸ ਦੀ ਪੁਤ੍ਰੀ ਦਾ ਰਾਜਾ ਚੰਦਰ ਗੁਪਤ ਨਾਲ ਵਿਆਹ ਹੋਇਆ ਸੀ ਔਰ ਹੜਿੰਬਾ ਉਲੂਪੀ ਆਦਿਕ ਇਸਤ੍ਰੀਆਂ ਜਿਹਨਾਂ ਦਾ ਸੰਬੰਧ ਭਾਰਤ ਦੇ ਸ਼੍ਰੋਮਣੀ ਪੁਰਸ਼ਾਂ ਨਾਲ ਹੋਇਆ ਸੀ ਹਿੰਦੁਨੀਆਂ ਨਹੀਂ ਸਨ ਔਰ ਹਿੰਦੂ ਆਦਿਕ ਨਾਲ ਸੰਬੰਧ ਕਰਨ ਬਾਬਤ ਜੋ ਸਿੱਖ ਧਰਮ ਦੀ ਸਿੱਖਾਂ ਲਈ ਆਗਿਆ ਹੈ ਉਹ ਵੀ ਇੱਥੇ ਆਪ ਨੂੰ ਸੁਣਾ ਦਿੰਦੇ ਹਾਂ ਨਾਤਾ ਗੁਰੂ ਕੇ ਸਿੱਖ ਨਾਲ ਕਰੇ, ਕੰਨਯਾ ਕੋ ਮਾਰੇ, ਮੋਨੇ ਕੋ ਕੰਨਯਾ ਦੇਵੇ, ਸੋ ਤਨਖਾਹੀਆ ਹੈ, ਸਿੱਖ ਕੋ ਸਿੱਖ ਪੁਤ੍ਰੀ ਦਈ, ਸੁਧਾ ਸੁਧਾ ਮਿਲ ਜਾਇ, ਦਈ ਭਾਵਣੀ ਕੋ ਸੁਤਾ, ਅਹਿ ਮੁਖ ਅਮੀ ਚੁਆਇ ਕੰਨਿਆ ਦੇਵੈ ਸਿੱਖ ਕੋ ਲੇਵੈ ਨਾ ਕੁਛ ਦਾਮ ਸੋਈ ਮੇਰਾ ਸਿੱਖ ਹੈ, ਪਹੁੰਚੇ ਗੋ ਮਮ ਧਾਮ ਕੰਨਯਾ ਜਬ ਵਰ ਪ੍ਰਾਪਤ ਹੋਵੇ ਤਬ ਸੰਯੋਗ ਕਰੇ, ਛੋਟੀ ਬਾਲਕੀ ਕਾ ਸੰਯੋਗ ਨਾ ਕਰੇ, ਔਰ ਸੰਯੋਗ ਐਸੀ ਕੁਲ ਵਿਖੇ ਕਰੇ ਜਿਥੇ ਸਿੱਖੀ ਅਕਾਲ ਪੁਰਖ ਦੀ ਹੋ ਚੌਥਾ ਜੇ ਹਿੰਦੁਸਤਾਨ ਵਿਚ ਰਹਿਣ ਕਾਰਨ ਸਿੱਖਾਂ ਨੂੰ ਹਿੰਦੂ ਸਮਝਦੇ ਹੋ ਤਾਂ ਈਸਾਈ, ਮੁਸਲਮਾਨ ਆਦਿਕਾਂ ਨੂੰ ਭੀ ਆਪ ਹਿੰਦੂ ਜਾਣੋ ਜੇ ਦੇਸ਼ ਦੇ ਰਹਿਣ ਕਰਕੇ ਉਹ ਹਿੰਦੂ ਹਨ ਤਾਂ ਸਾਨੂੰ ਵੀ ਹਿੰਦੂ ਅਰਥਾਤ ਇੰਡੀਅਨ ਕਹਾਉਣ ਵਿਚ ਕੋਈ ਇਤਰਾਜ਼ ਨਹੀਂ ਪੰਜਵਾਂ, ਔਰ ਆਪ ਨੇ ਜੋ ਆਖਿਆ ਹੈ ਕਿ ਹਿੰਦੂ ਪਦ ਦੇ ਅਰਥ ਬਹੁਤ ਉੱਤਮ ਹਨ, ਇਸ ਨੂੰ ਫਾਰਸੀ ਪਦ ਸਮਝ ਕੇ ਗਿਲਾਨੀ ਨਹੀਂ ਕਰਨੀ ਚਾਹੀਏ ਔਰ ਆਪਣੇ ਅਰਥ ਦੀ ਤਾਈਦ ਵਿਚ ਰਾਮਕੋਸ਼ ਪ੍ਰਕਾਸ਼ ਔਰ ਕਾਲਿਕਾ ਪੁਰਾਣ ਸਾਨੂੰ ਦੇਖਣੇ ਦੱਸੇ ਹੈਨ ਸੋ ਇਸ ਪਰ ਸਾਡਾ ਇਹ ਕਥਨ ਹੈ ਕਿ ਸਿੱਖ ਧਰਮ ਅਨੁਸਾਰ ਕੋਈ ਭਾਸ਼ਾ, ਦੇਵ ਬਾਣੀ ਅਰ ਮਲੇਛ ਭਾਸ਼ਾ ਨਹੀਂ, ਕੇਵਲ ਵਿਦੇਸ਼ੀ ਬੋਲੀ ਦਾ ਪਦ ਹੋਣ ਕਰਕੇ ਗਿਲਾਨੀ ਯੋਗ ਨਹੀਂ, ਪਰ ਆਪ ਦੇ ਨਿਸ਼ਚੇ ਅਨੁਸਾਰ ਜੇ ਹਿੰਦੂ ਪਦ ਦੇ ਅਰਥ ਉਤਮ ਹਨ ਤਾਂ ਆਪ ਨੂੰ ਮੁਬਾਰਿਕ ਹੋਣ, ਅਸੀਂ ਕਦੇ ਨਹੀਂ ਆਖਦੇ ਕਿ ਹਿੰਦੂ ਬੁਰਾ ਨਾਉਂ ਹੈ, ਕਿਉਂਕਿ ਕਿਸੇ ਦੇ ਮਤ ਦਾ ਚਾਹੇ ਕੇਹਾ ਹੀ ਨਾਉਂ ਹੋਵੇ, ਉਸ ਵਿੱਚ ਦੂਸਰੇ ਮਤ ਦੇ ਆਦਮੀ ਨੂੰ ਕੋਈ ਤਰਕ ਨਹੀਂ ਕਰਨੀ ਚਾਹੀਦੀ ਜੈਸੇ ਯੋਗੀਆਂ ਦੇ ਬਾਰਾਂ ਫ਼ਿਰਕਿਆਂ ਵਿਚੋਂ ਇਕ ਪਾਗਲ ਪੰਥ ਹੈ, ਜੇ ਅਸੀਂ ਉਨ੍ਹਾਂ ਨੂੰ ਸਮਝਾਉਣ ਜਾਈਏ ਕਿ ਤੁਸੀਂ ਆਪ ਨੂੰ ਪਾਗਲ ਪੰਥੀ ਨਾ ਕਹਾਉਂ, ਤਾਂ ਸਾਡੀ ਮੂਰਖਤਾ ਹੈ, ਅਰ ਹਿੰਦੂ ਨਾਉਂ ਸੰਸਕ੍ਰਿਤ ਹੈ ਜਾਂ ਫਾਰਸੀ, ਇਸ ਗੱਲ ਨੂੰ ਸੰਸਾਰ ਦੇ ਸਾਰੇ ਵਿਦਵਾਨ ਜਾਣਦੇ ਹਨ,

ਸੰਕੇਤ ਪਦ ਹੈ, ਇਸ ਕਾਰਨ ਹਿੰਦੂ ਕਹਾਉਣਾ ਸਰਵਥਾ ਅਨੁਚਿਤ ਹੈ ਔਰ ਅੱਜ ਤਾਈਂ ਭਾਰਤ ਧਾਰਕ ਆਦਿਕ ਰਸਾਲਿਆਂ ਵਿੱਚ ਇਹੀ ਲਿਖਿਆ ਜਾਂਦਾ ਰਹਿਆ ਹੈ

ਹਿੰਦੂ ਪਦ ਵੇਦਾਂ, ਖਟ ਸ਼ਾਸਤ੍ਰਾਂ, ਸਿੰਮ੍ਰਤੀਆਂ, ਰਾਮਾਇਣ, ਮਹਾਭਾਰਤ ਆਦਿਕ ਪੁਸਤਕਾਂ ਵਿੱਚ ਅਸੀਂ ਕਦੇ ਨਹੀਂ ਦੇਖਿਆ ਅਸਚਰਜ ਦੀ ਗੱਲ ਹੈ ਕਿ

ਆਪਣਾ ਏਹ ਯਤਨ ਨਿਸਫਲ ਜਾਪਦਾ ਹੈ ਸਾਨੂੰ ਇਸ ਵੇਲੇ ਆਪ ਦੇ ਮੂੰਹੋਂ ਹਿੰਦੂ ਪਦ ਸੰਸਕ੍ਰਿਤ ਭਾਸ਼ਾ ਦਾ ਹੋਣਾ ਸੁਣ ਕੇ ਭਾਰਤੇਂਦੂ ਬਾਬੂ ਹਰੀਸ਼ ਚੰਦਰ ਦਾ ਲੇਖ ਯਾਦ ਆਇਆ ਹੈ, ਜਿਸ ਦਾ ਸਾਰ ਇਉਂ ਹੈ, ਦੱਖਣਾ ਦੇ ਕੇ ਜੇਹੀ ਬਿਵਸਥਾ ਚਾਹੀਏ, ਪੰਡਿਤ ਜੀ ਤੋਂ ਲੈ ਸਕੀਦੀ ਹੈ।

ਪ੍ਰਸ਼ਨ, ਭਲਾ ਕਿਸ ਤਰ੍ਹਾਂ? ਪੰਡਿਤ ਜੀ, ਭਾਈ ਕ੍ਰਿਸਤਾਨ ਔਰ ਮੁਸਲਮਾਨ ਤਾਂ ਸ਼ੁੱਧ ਬ੍ਰਾਹਮਣ ਹਨ, ਅਸਲ ਬਾਤ ਇਉਂ ਹੈ ਕਿ ਯਾਦਵਾਂ ਦੇ ਦੋ ਪੁਰੋਹਿਤ ਸੇ, ਇੱਕ ਨੂੰ ਕ੍ਰਿਸ਼ਨ ਭਗਵਾਨ ਮੰਨਿਆ ਕਰਦੇ ਸੇ ਇਸ ਕਰਕੇ ਉਸ ਪੁਰੋਹਿਤ ਦਾ ਨਾਉਂ ਕ੍ਰਿਸ਼ਨ ਮਾਨਯ ਸੀ ਦੂਜੇ ਨੂੰ ਕ੍ਰਿਸ਼ਨ ਜੀ ਦਾ ਭਾਈ ਮੁਸਲ ਬਲਭਦ੍ਰ ਮੰਨਿਆ ਕਰਦਾ ਸੀ, ਇਸ ਕਰਕੇ ਉਸ ਦਾ ਨਾਉਂ ਮੁਸਲ-ਮਾਨਯ ਸੀ, ਇਹ ਦੋਵੇਂ ਕਿਸਤਾਨ ਔਰ ਮੁਸਲਮਾਨ ਮਤ, ਉਨ੍ਹਾਂ ਪੁਰੋਹਿਤਾਂ ਦੀ ਸੰਤਾਨ ਹਨ ਲੋਕਾਂ ਨੂੰ ਸੰਸਕ੍ਰਿਤ ਦਾ ਸ਼ੁੱਧ ਉਚਾਰਣ ਨਹੀਂ ਆਉਂਦਾ, ਇਸ ਵਾਸਤੇ ਕ੍ਰਿਸ਼ਨ ਮਾਨਯ ਦੀ ਜਗ੍ਹਾ ਕ੍ਰਿਸਤਾਨ ਔਰ ਮੁਸਲ-ਮਾਨਯ ਦੀ ਜਗ੍ਹਾ ਮੁਸਲਮਾਨ ਆਖਣ ਲਗ ਪਏ, ਲਿਆਓ ਦੱਖਣਾ ਤੁਹਾਨੂੰ ਹੁਣੇ ਇਹ ਬਿਵਸਥਾ ਲਿਖ ਕੇ ਦੇਈਏ। ਪਿਆਰੇ ਹਿੰਦੂ ਭਾਈ ਸਾਨੂੰ ਆਪ ਦੇ ਹਿੰਦੂ ਪਦ ਦਾ ਸੰਸਕ੍ਰਿਤ ਸਿੱਧ ਹੋਣਾ ਵੀ ਅਜਿਹੀ ਬਿਵਸਥਾ ਦਾ ਹੀ ਫਲ ਜਾਪਦਾ ਹੈ। ਹਿੰਦ ਔਰ ਸਿੰਧ ਪਦ ਤੋਂ ਹਿੰਦੂ ਪਦ ਬਣਨਾ ਕੇਵਲ ਆਪ ਦੀ ਕਪੋਲ ਕਲਪਨਾ ਹੈ, ਆਪ ਦੇ ਪ੍ਰਾਚੀਨ ਗ੍ਰੰਥਾਂ ਤੋਂ ਸਿੱਧ ਨਹੀਂ ਹੈ ਜੇ ਹੈ ਤਾਂ ਉਦਾਹਰਣ ਲਈ ਕੋਈ ਪ੍ਰਸੰਗ ਦਸੋ, ਹਿੰਦੂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਹਿੰਦੂ ਸਾਲਾਹੀ ਸਾਲਾਹਨਿ, ਸਿੱਖ ਹਿੰਦੂ ਸਾਹਿਬ ਤੁਕ ਦਾ ਅੱਧਾ ਹਿੱਸਾ ਪੜ੍ਹ ਕੇ ਅਗਿਆਨੀ ਸਿੱਖਾਂ ਨੂੰ ਧੋਖਾ ਨਾ ਦਿਓ, ਇਸ ਸ਼ਬਦ ਵਿਚ ਸਤਿਗੁਰਾਂ ਨੇ ਹਿੰਦੂਆਂ ਦੀ ਮਹਿਮਾ ਨਹੀਂ ਆਖੀ, ਧਿਆਨ ਦੇ ਕੇ ਸੁਣੋ ਗੁਰੂ ਸ਼ਬਦ ਕੀ ਕਹਿੰਦਾ ਹੈ ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ, ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ, ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰ, ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ, ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ਸ਼ਬਦ ਦਾ ਭਾਵ ਇਹ ਹੈ ਕਿ ਮੁਸਲਮਾਨ ਆਪਣੀ ਸ਼ਰ੍ਹਾ ਦੀ ਮਹਿਮਾ ਗਾਉਂਦੇ ਹਨ, ਹਿੰਦੂ ਖਟ ਦਰਸ਼ਨ ਅਤੇ ਸੰਖ, ਚੱਕ੍ਰ, ਤ੍ਰਿਸ਼ੂਲ ਆਦਿਕ ਧਾਰੀ ਦੇਵਤਿਆਂ ਦੇ ਚਤੁਰਭੁਜੀ, ਪੰਚਮੁਖੀ ਆਦਿਕ ਅਦਭੁਤ ਸਰੂਪਾਂ ਦੀ ਮਹਿਮਾ ਕਹਿੰਦੇ ਹਨ ਦਾਨੀ ਲੋਕ ਦਾਨ ਦੇ ਕੇ ਹੀ ਤਸੱਲੀ ਹਾਸਲ ਕਰਦੇ ਹਨ, ਚੋਰ ਯਾਰ ਆਦਿਕ ਕੁਕਰਮੀ ਮੰਦ ਕਰਮਾਂ ਵਿੱਚ ਹੀ ਮਗਨ ਹਨ, ਪਰ ਹੇ ਵਾਹਿਗੁਰੂ ਤੇਰੇ ਭਗਤਾਂ ਨੂੰ ਕੇਵਲ ਤੇਰੀ ਮਹਿਮਾ ਦੀ ਹਰ ਵੇਲੇ ਭੁੱਖ ਹੈ, ਅਰ ਉਨ੍ਹਾਂ ਨੇ ਸਤਿਨਾਮੁ ਨੂੰ ਹੀ ਆਪਣਾ ਆਧਾਰ ਕੀਤਾ ਹੈ, ਮੇਰੇ ਪਿਆਰੇ ਹਿੰਦੂ ਜੀ, ਇਸ ਸ਼ਬਦ ਵਿੱਚ ਹਿੰਦੂ ਮਤ ਦੀ ਮਹਿਮਾ ਕਿੱਥੇ ਹੈ, ਹਿੰਦੂ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਛੱਕੇ ਛੰਦਾਂ ਵਿੱਚ ਖਾਲਸਾ ਪੰਥ ਨੂੰ ਹਿੰਦੂ ਕਥਨ ਕਰਦੇ ਹਨ, ਯਥਾ

ਸੰਨਿਆਸੀ ਆਦਿਕ ਹਨ, ਕੌਮ ਨਹੀਂ ਹੈ, ਅਸਲ ਵਿਚ ਆਪ ਕੌਮ ਔਰ ਪੰਥ ਦਾ ਅਰਥ ਸਮਝੇ ਬਿਨਾ ਹੀ ਐਵੇਂ ਰੌਲਾ ਮਚਾ ਰਹੇ ਹੋ, ਕੌਮ ਉਹ ਹੋ ਸਕਦੀ ਹੈ, ਜਿਸ ਦੀ ਗਿਣਤੀ ਬਹੁਤ ਹੋਵੇ। ਆਪ ਕੇਵਲ ਲੱਖਾਂ ਦੀ ਗਿਣਤੀ ਵਿੱਚ ਹੋ, ਸਿੱਖ ਮੇਰੇ ਪਿਆਰੇ ਹਿੰਦੂ ਜੀ ਇਹ ਛੰਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਣਾਏ ਹੋਏ ਨਹੀਂ ਇਹ ਦੁਰਗਾ-ਭਗਤ

ਔਰ ਏਹ ਬੋਲੀ ਨਿਰਪੱਖ ਅਨਪੜ੍ਹ ਪੂਰਬੀਆਂ ਦੀ ਹੈ ਜੇ ਆਪ ਦਾ ਪੱਕਾ ਨਿਸਚਾ ਹੈ ਕਿ ਛੱਕੇ ਛੰਦ ਦਸਵੇਂ ਸਤਿਗੁਰੂ ਦੀ ਹੀ ਰਚਨਾ ਹੈ, ਤਾਂ ਲਓ ਸ਼ਰਧਾ ਨਾਲ ਕੰਨ ਦੇ ਕੇ ਸੁਣੋ, ਛੱਕੇ ਆਪ ਦੇ ਕਹੇ ਛੱਕੇ ਛੁਡਾਉਂਦੇ ਹਨ ਮੜ੍ਹੀ ਗੌਰ ਦੇਵਲ ਮਸੀਤਾਂ ਗਿਰਾਏ, ਤੁਹੀਂ ਏਕ ਅਕਾਲ ਹਰਿ ਹਰਿ ਜਪਾਏ, ਮਿਟੇਂ ਵੇਦ ਸ਼ਾਸਤ੍ਰ ਅਠਾਰਾਂ ਪੁਰਾਨਾ, ਮਿਟੇ ਬਾਂਗ ਸਲਵਾਤ ਸੁੰਨਤ ਕੁਰਾਨਾਂ, ਸਗਲ ਜਗਤ ਮੇਂ ਖਾਲਸਾ ਪੰਥ ਗਾਜੈ, ਜਗੈ ਧਰਮ ਹਿੰਦੂ ਸਕਲ ਦੰਦ ਭਾਜੈ ਹੁਣ ਸਾਨੂੰ ਦਇਆ ਕਰ ਕੇ ਇਹ ਦੱਸੋ, ਕਿ ਦੇਵ ਮੰਤਰ, ਵੇਦ ਸ਼ਾਸਤ੍ਰ ਔਰ ਪੁਰਾਣਾਂ ਦਾ ਮਲੀਆ ਮੇਟ ਕਰ ਕੇ ਉਹ ਕਿਹੜਾ ਹਿੰਦੂ ਧਰਮ ਹੈ, ਜਿਸ ਦੇ ਸੰਸਾਰ ਪਰ ਫੈਲਾਉਣ ਲਈ ਆਪ ਦੇ ਪ੍ਰਮਾਣੀਕ ਛੱਕਿਆਂ ਵਿਚ ਬੇਨਤੀ ਕੀਤੀ ਗਈ ਹੈ। ਔਰ ਆਪ ਦੰਦ ਪਦ ਦਾ ਅਰਥ ਵੀ ਜਾਣਦੇ ਹੋ ਕਿ ਇਸ ਤੋਂ ਕੀ ਭਾਵ ਹੈ, ਪ੍ਰੇਮੀ ਜੀ ਇਸ ਦਾ ਅਰਥ ਹੈ ਕਿ ਹਿੰਦੂ ਮੁਸਲਮਾਨ ਆਦਿਕ ਕੋਈ ਪੰਥ ਵੀ ਸੰਸਾਰ ਪਰ ਖਾਲਸੇ ਨਾਲ ਦੂਜਾ ਨਾ ਰਹੇ, ਕੇਵਲ ਖਾਲਸਾ ਹੀ ਰਹਿ ਜਾਏ ਔਰ ਆਪ ਨੇ ਜੋ ਆਖਿਆ ਹੈ ਕਿ ਸਿਖ ਪੰਥ ਹੈ, ਕੌਮ ਨਹੀਂ, ਇਸ ਪਰ ਦੇਖੋ ਆਪ ਦੇ ਹੀ ਪਿਆਰੇ ਛੱਕੇ ਕੀ ਉਚਾਰਦੇ ਹਨ। ਦੁਹੂੰ ਪੰਥ ਮੇਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥੁ ਕੀਜੈ ਪ੍ਰਧਾਨੀ, ਕਰੇਂ ਖਾਲਸਾ ਪੰਥ ਤੀਸਰ ਪ੍ਰਵੇਸਾ, ਜਗੋਂ ਸਿੰਘ ਜੋਧੇ ਧਰੈਂ ਨੀਲ ਭੇਸਾ। ਪ੍ਰੇਮੀ ਜੀ ਆਪ ਦੇ ਪ੍ਰਮਾਣ ਮੰਨੇ ਹੋਏ ਛੱਕੇ ਹਿੰਦੂ ਔਰ ਮੁਸਲਮਾਨਾਂ ਨੂੰ ਭੀ ਪੰਥ ਹੀ ਦਸਦੇ ਹਨ, ਕੌਮ ਨਹੀਂ ਆਖਦੇ, ਦੱਸੋ ਹੁਣ ਅਸੀਂ ਕੀ ਕਰੀਏ? ਕ੍ਰਿਪਾ ਕਰ ਕੇ ਸਾਨੂੰ ਇਹ ਵੀ ਦੱਸਣਾ ਕਿ ਆਪ ਦੇ ਕੋਸ਼ ਵਿਚ ਕੌਮ ਪਦ, ਹਿੰਦੂ ਪਦ ਦੀ ਤਰ੍ਹਾਂ ਕਿਤੇ ਸੰਸਕ੍ਰਿਤ ਭਾਸ਼ਾ ਦਾ ਤਾਂ ਨਹੀਂ ਹੈ। ਅਸੀਂ ਆਪ ਤੋਂ ਇਹ ਵੀ ਮਾਲੂਮ ਕਰਨਾ ਚਾਹੁੰਦੇ ਹਾਂ ਕਿ ਕਿਤਨੀ ਗਿਣਤੀ ਹੋ ਜਾਣ ਪਰ ਕੋਈ ਮਤ ਕੌਮ ਕਹਾਉਣ ਯੋਗ ਹੋ ਜਾਂਦਾ ਹੈ, ਔਰ ਈਸਾਈ, ਮੁਸਲਮਾਨ ਆਦਿਕ ਹਾਂਜੀ ਸਤਿ ਸ੍ਰੀ ਅਕਾਲ ਜੀ, ਮੇਰਾ ਨਾਂ ਮਨਜੋਤ ਕੌਰ ਹੈ ਮੇਰੇ ਅੱਜ ਦਾ ਬੋਲਣ ਦਾ ਵਿਸ਼ਾ ਜਾਤੀ ਵਿਵਸਥਾ ਵੈਸੇ ਤਾਂ ਪ੍ਰਾਚੀਨ ਸਮੇਂ ਤੋਂ ਹੀ ਭਾਰਤੀ ਸਮਾਜ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਚੱਲਦੀਆਂਂ ਆ ਰਹੀਆਂ ਹਨ ਪਰ ਜਾਤੀ ਵਿਵਸਥਾ ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਸੰਸਥਾ ਹੈ, ਜਿਸਦੇ ਨਾ ਸਿਰਫ਼ ਭਾਰਤੀ ਸਮਾਜ ਨੂੰ ਹੋਣ ਤੋਂ ਬਚਾਇਆ ਹੈ ਬਲਕਿ ਉਹਨਾਂ ਨੇ ਭਾਰਤੀ ਸਮਾਜ ਨੂੰ ਸੂਤਰ ਵਿੱਚ ਵੀ ਬੰਨ ਕੇ ਰੱਖਿਆ ਹੈ, ਜਾਤੀ ਵਿਵਸਥਾ ਵਿੱਚ ਹਰੇਕ

ਉਤਪਤੀ ਹੋਈ ਵਰਣ ਵਿਵਸਥਾ ਵਿੱਚ ਹਰੇਕ ਪ੍ਰਾਚੀਨ ਸਮੇਂ ਵਿੱਚ ਮੌਜੂਦ ਵਰਣ ਵਿਵਸਥਾ ਵਿੱਚ ਹੀ ਜਾਤੀ ਵਿਵਸਥਾ ਦੀ ਉਤਪਤੀ ਹੋਈ, ਵਰਣ ਵਿਵਸਥਾ ਵਿੱਚ ਹਰੇਕ ਵਿਅਕਤੀ ਦਾ ਕੰਮ ਨਿਸ਼ਚਿਤ ਹੁੰਦਾ ਸੀ, ਅਤੇ ਸਾਰਾ ਸਮਾਜ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ ਹੌਲੀ ਹੌਲੀ ਵਰਣਨ ਵਿਵਸਥਾ ਵਿੱਚ ਕੜਤਤਾ ਆ ਗਈ, ਅਤੇ ਇਸਨੇ ਜਾਤੀ ਵਿਵਸਥਾ ਦਾ ਰੂਪ ਲੈ ਲਿਆ ਗਿਆ ਵਿਅਕਤੀ ਦੀ ਸਥਿੱਤੀ ਅਤੇ ਭੂਮਿਕਾ ਉਸਦੀ ਜਾਤੀ ਅਨੁਸਾਰ ਨਿਸ਼ਚਿਤ ਹੋ ਗਈ ਅਤੇ ਸਮਾਜਿਕ ਵਿਵਸਥਾ ਠੀਕ ਤਰੀਕੇ ਨਾਲ ਚੱਲਣ ਲੱਗ ਪਈ। ਸ਼ਬਦ ਅਤੇ ਅੰਗਰੇਜ਼ੀ ਭਾਸ਼ਾ ਦਾ ਸ਼ਬਦ caste ਦੇ ਸਮਾਜਿਕ ਰੁਪਾਂਤਿਤ ਹੈ, ਸ਼ਬਦ ਸ਼ਬਦ ਦੇ caste ਵਿੱਚੋਂ ਨਿਕਲਿਆ ਹੈ ਜਿਸਦਾ ਅਰਥ ਨਸ਼ਲ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਨਾਲ ਸੰਬੰਧਿਤ ਹੈ ਜਿਸਦਾ ਅਰਥ ਸੁੱਧ ਨਸ਼ਲ ਹੈ ਪ੍ਰਾਚੀਨ ਸਮੇਂ ਤੋਂ ਚੱਲੀ ਆ ਰਹੀ ਇਹ ਜਾਤੀ ਵਿਵਸਥਾ ਜਨਮ ਉੱਤੇ ਆਧਾਰਿਤ ਹੁੰਦੀ ਸੀ। ਅਤੇ ਵਿਅਕਤੀ ਜਿਸ ਜਾਤੀ ਵਿੱਚ ਪੈਦਾ ਹੁੰਦਾ ਸੀ ਉਹ ਸਾਰੀ ਉਮਰ ਉਸ ਵਿੱਚ ਹੀ ਬਦਲ ਨਹੀਂ ਸੀ ਸਕਦਾ ਪ੍ਰਾਚੀਨ ਸਮੇਂ ਵਿੱਚ ਵਿਅ~ ਨੂੰ ਜਨਮ ਦੇ ਨਾਲ ਹੀ ਉਸਦਾ ਕੰਮ ਉਸਦੀ ਸਮਾਜਿਕ ਨਿਸ਼ਚਤੀ ਹੋ ਜਾਂਦੀ ਸੀ ਹਨਾ ਕਿਉਂਕਿ ਉਸਨੂੰ ਆਪਣੀ ਜਾਤੀ ਦਾ ਪਰੰਪਾਂਗਤ ਪੇਸ਼ਾ ਅਪਨਾਉਣਾ ਪੈਂਦਾ ਸੀ, ਅਤੇ ਉਸਦੀ ਜਾਤੀ ਦਾ ਸਮਾਜਿਕ ਸਥਿੱਤੀ ਦੇ ਅਨੁਸਾਰ ਹੀ ਉਸਦੀ ਸਮਾਜਿਕ ਸਥਿੱਤੀ ਨਿਸ਼ਚਿਤ ਹੋ ਜਾਂਦੀ ਸੀ। ਜਾਤੀ ਵਿਵਸਥਾ ਆਪਣੇ ਮੈਂਬਰਾਂ ਦੇ ਜੀਵਨ ਅਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਉਂਦੀ ਸੀ ਅਤੇ ਹਰੇਕ ਵਿਅਕਤੀ ਲਈ ਇਹਨਾਂ ਪਾਬੰਦੀਆਂ ਨੂੰ ਮੰਨਣਾ ਜ਼ਰੂਰੀ ਹੁੰਦਾ ਸੀ। ਇਸ ਤਰ੍ਹਾਂ ਜਾਤ ਵਿਵਸਥਾ ਇੱਕ ਅਜਿਹੀ ਵਿਵਸਥਾ ਸੀ, ਜਿਸ ਵਿੱਚ ਵਿਅਕਤੀ ਉੱਪਰ ਜਾਤੀ ਦੇ ਨਿਯਮਾਂ ਅਨੁਸਾਰ ਕੋਈ ਪਾਬੰਦੀਆਂ ਸਨ ਜਾਤੀ ਅੰਤਰ ਵਿਆਹੀ ਸਮੂਹ ਹੁੰਦਾ ਹੈ

ਅਤੇ ਇਹ ਇੰਨੀ ਸ਼ਕਤੀਸ਼ਾਲੀ ਸੀ ਕਿ ਕੋਈ ਵੀ ਇਸ ਚੀਜ਼ ਦੀ ਉਲੰਘਣਾ ਕਰਨ ਦੀ ਹਿੰਮਤ ਨਹੀਂ ਸੀ ਕਰਦਾ ਜਾਤ ਵਿਵਸਥਾ ਵਿੱਚ ਕੁੱਝ ਪਰਿਭਾਸ਼ਾਵਾਂ ਪ੍ਰਮੁੱਖ ਸਮਾਜਿਕ ਵਿਗਿਆਨਾਂ ਦੀ ਮਾਨਵ ਵਿਗਿਆਨੀਆਂ ਨੇ ਦਿੱਤੀਆਂ ਹਨ। ਇਸਦੇ ਅਨੁਸਾਰ ਜਦੋਂ ਵਰਗ ਪ੍ਰਥਾ ਦਾ ਢਾਂਚਾ ਇੱਕ ਤੋਂ ਵੱਧ ਵਿਸ਼ਿਆ ਉੱਤੇ ਪੂਰੀ ਤਰ੍ਹਾਂ ਬੰਦ ਹੁੰਦਾ ਹੈ ਤਾਂ ਉਸ ਜਾਤੀ ਪ੍ਰਥਾ ਨੂੰ ਕਹਿੰਦੇ ਹਨ। ਦੇ ਅਨੁਸਾਰ ਜਾਤ ਪਰਿਵਾਰਾਂ ਨੂੰ ਪਰਿਵਾਰਾਂ ਦੇ ਸਮੂਹ ਦਾ ਸੰਕਲਪ ਹੈ ਜਿਸਦਾ ਇੱਕ ਸਮਾਨ ਨਾਮ ਹੁੰਦਾ ਹੈ ਅਤੇ ਜੋ ਕਾਲਪਨਿਕ ਪੂਰਵਕ ਮਨੁੱਖ ਦੇ ਦੇਵੀ ਵਰਸ਼ ਦਾ ਹੋਣਾ ਦਾਵਾ ਕਰਦਾ ਹੈ, ਜੋ ਸਮਾਨ ਕੰਮ ਅਪਣਾਉਂਦੇ ਹਨ, ਅਤੇ ਉਹਨਾਂ ਵਿਚਕਾਰ ਨੂੰ ਪੇਸ਼ੇ ਵਿੱਚ ਰਾਏ ਯੋਗ ਅਤੇ ਉੱਚੀ ਜਾਤੀ ਸਮਾਜ ਦੇ ਸਮੂਹ ਬਣਦੇ ਹਨ। ਵਲੰਟ ਦੇ ਅਨੁਸਾਰ ਜਾਤ ਇੱਕ ਅਜਿਹੀ ਹੈ ਅਤੇ ਦਾ ਸਮੂਹ ਇਕੱਠ ਹੈ ਜਿਸਦਾ ਨਾਮ ਉਸਦੀ ਅਤੇ ਜੋ ਆਪਣੇ ਮੈਂਬਰਾਂ ਨੂੰ ਸਮਾਜਿਕ ਵਿਸ਼ਵਾਸ਼ ਦੇ ਸੰਬੰਧ ਵਿੱਚ ਕੁੱਝ ਪ੍ਰਤਿਬਿੰਬ ਲਗਾਉਂਦੀ ਹੈ, ਇੱਕ ਆਮ ਪਰੰਪਰਾਗਤ ਪੇਸ਼ੇ ਨੂੰ ਅਪਣਾਉਂਦੀ ਹੈ ਜਾਂ ਇੱਕ ਆਮ ਉੱਤਪਤੀ ਦਾ ਦਾਵਾ ਕਰਦੀ ਹੈ ਅਤੇ ਆਮ ਤੌਰ ਤੇ ਇੱਕ ਸਰੂਪ ਸਮੁਦਾਇ ਬਣਾਉਣ ਸਮਝਦੀ ਹੈ ਮੋਨਾਚੇਸੀ ਦੇ ਅਨੁਸਾਰ ਜਾਤੀ ਵਿਅਕਤੀ ਦਾ ਇੱਕ ਅਜਿਹਾ ਸਮੂਹ ਹੈ ਜਿਸ ਵਿੱਚ ਕਿਸੇ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

ਉਸ ਜਾਤ ਵਿੱਚ ਸ਼ਾਮਿਲ ਹੁੰਦੇ ਹਨ ਮੈਂਬਰ ਇੱਕ ਸਮਾਜਿਕ ਨਿਯਮ ਦੁਆਰਾ ਸਮੂਹ ਤੌਰ ਤੇ ਬਾਹਰ ਵਿਵਾਹ ਕਰਨ ਤੋਂ ਰੋਕੇ ਜਾਂਦੇ ਹਨ ਜਦੋਂ ਸ਼੍ਰੇਣੀ ਲਗਪਗ ਨਿਸ਼ਚਿਤ ਰੂਪ ਵਿੱਚ ਪ੍ਰਾਕਿਰਤਕ ਹੁੰਦੀ ਹੈ ਤਾਂ ਉਸਨੂੰ ਜਾਤੀ ਕਹਿੰਦੇ ਹਨ ਦੇ ਅਨੁਸਾਰ ਜਦੋਂ ਸਥਿੱਤੀ ਪੂਰੀ ਤਰ੍ਹਾਂ ਪੂਰਵਕ ਨਿਸ਼ਚਿਤ ਹੁੰਦੀ ਹੈ ਆਦਮੀ ਬਿਨਾਂ ਕਿਸੇ ਉਮੀਦ ਤੋਂ ਪੈਦਾ ਹੁੰਦੇ ਹਨ ਤਾਂ ਵਰਗ ਜਾਤੀ ਦੇ ਰੂਪ ਲੈਂਦਾ ਹੈ। ਹਟਨ ਦੇ ਅਨੁਸਾਰ ਜਾਤੀ ਇੱਕ ਅਜਿਹੀ ਵਿਵਸਥਾ ਹੈ ਜਿਸ ਵਿੱਚ ਸਮਾਜ ਆਤਮ ਕੇਂਦਰਿਕ ਅਤੇ ਇੱਕ ਦੂਸਰੇ ਤੋਂ ਪੂਰੀ ਤਰ੍ਹਾਂ ਇਕਾਈਆਂ ਵੰਡੇ ਹੁੰਦੇ ਹਨ। ਇਹਨਾਂ ਨੂੰ ਇਕਾਈਆਂਂ ਵਿੱਚ ਆਪਸੀ ਸੰਬੰਧ ਊਚ ਨੀਚ ਅਤੇ ਸੰਸਕਾਰਾਂ ਦੇ ਨਾਲ ਅਧਾਰਿਤ ਹੁੰਦੇ ਹਨ ਕੁੱਝ ਵਿਦਵਾਨਾਂ ਅਨੁਸਾਰ ਜਾਤੀ ਇੰਨੀ ਉਲਝੀ ਹੁੰਦੀ ਹੈ, ਇਸ ਦੀ ਪਰਿਭਾਸ਼ਾ ਦੇਣੀ ਮੁਸ਼ਕਿਲ ਹੈ। ਇਸ ਲਈ ਇਸਦੀ ਪਰਿਭਾਸ਼ਾ ਦੇਣ ਦੀ ਵਿਵਸਥਾ ਦੇਣਾ ਠੀਕ ਹੋਵੇਗਾ ਕਿਸੇ ਇੱਕ ਜਾਤੀ ਮੈਂਬਰ ਉੱਪਰ ਜਾਤੀ ਤੋਂ ਬਾਹਰ ਵਿਵਾਹ ਕਰਵਾਉਣ ਉੱਤੇ ਕਠੋਰ ਪਾਬੰਦੀਆਂ ਲੱਗੀਆਂ ਹੋਈਆਂ ਸਨ। ਦੂਜੀ ਜਾਤਾਂ ਦੇ ਮੈਂਬਰ ਨਾਲ ਘੱਟੋ ਘੱਟ ਕਠੋਰ ਪਾਬੰਦੀਆਂ ਲੱਗੀਆਂ ਹੋਈਆਂ ਹਨ, ਬਹੁਤ ਸਾਰੀਆਂ ਜਾਤਾਂ ਦੇ ਨਾਲ ਨਿਸ਼ਚਿਤ ਹੁੰਦੇ ਸਨ, ਜਾਤਾਂ ਵਿੱਚ ਉੱਪਰ ਥੱਲੇ ਤੱਕ ਇੱਕ ਕਦ~ ਇੱਕ ਕਦਮ ਮਿਲਦਾ ਹੈ ਜਾਤਾਂ ਵਿੱਚ ਮਨੁੱਖ ਦੀ ਜਾਤੀ ਉੱਤੇ ਜਨਮ ਥੱਲੇ ਨਾਲ ਨਿਸ਼ਚਿਤ ਉੱਤੇ ਇੱਕ ਉਹ ਸਮਾਂ ਤੱਕ ਆਪਣੀ ਜਾਤੀ ਨੂੰ ਬਦਲ ਨਹੀਂ ਸਕਦਾ ਜਦ ਤੱਕ ਤੁਸੀਂ ਉਸਨੂੰ ਜਾਤੀ ਵਿੱਚ ਕੱਢ ਨਹੀਂ ਦਿੱਤਾ ਜਾਵੇ ਪਰ ਇੱਕ ਜਾਤੀ ਦੂਜੀ ਜਾਤੀ ਵਿੱਚੋਂ ਜਾਣਨਾ ਮੁਸ਼ਕਿਲ ਨਹੀਂ, ਜਾਤੀ ਪੁਰਾਣੀ ਪੂਰੀ ਵਿਵਸਥਾ ਬਾਹਮਣਾ ਦੀ

ਸਮਾਜਿਕ ਮੇਲ ਜੋਲ ਅਤੇ ਖਾਣ ਪੀਣ ਸੰਬੰਧੀਆਂ ਪਾਬੰਦੀਆਂ, ਭਿੰਨ ਭਿੰਨ ਜਾਤਾਂ ਵਿੱਚ ਨਾਗਰਿਕ ਅਤੇ ਧਾਰਮਿਕ ਅਸਥਾਵਾਂ ਮਨਮਰਜ਼ੀ ਕੀਤਾ ਆਪਣਾਉਣ ਉੱਤੇ ਪਾਬੰਦੀਆਂ, ਵਿਆਹ ਦੇ ਵਿੱਚ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

ਸਮਾਜ ਦੀ ਇਸ ਹਿੱਸਿਆਂ ਵਿੱਚ ਵੰਡ ਕਰਨ ਦਾ ਇੱਕ ਜਾਤੀ ਮੈਂਬਰ ਅਤੇ ਅੰਤਰ ਕਾਰਜ਼ ਦਾ ਦਾਇਰਾ ਆਪਣੀ ਜਾਤ ਤੱਕ ਹੀ ਸੀਮਿਤ ਹੋ ਜਾਂਦਾ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਵੱਖ ਵੱਖ ਜਾਤਾਂ ਦੇ ਰਹਿਣ ਦੇ ਤਰੀਕੇ ਅਤੇ ਵੱਖ ਵੱਖ ਹੁੰਦੇ ਹਨ, ਇੱਕ ਜਾਤੀ ਲੋਕ ਜ਼ਿਆਦਾਤਰ ਆਪਣੇ ਆਪ ਦੀ ਜਾਤੀ ਨਾਲ ਹੀ ਅੰਤਰ ਕਾਰਜ਼ ਕਰਦੇ ਹਨ ਇਸ ਵਿੱਚ ਅਨੁਸਾਰ ਜਾਤੀ ਆਪਣੇ ਆਪ ਵਿੱਚ ਪੂਰਾ ਸਮਾਜਿਕ ਜੀਵਨ ਬਿਤਾਉਣ ਵਾਲੀ ਸਮਾਜਿਕ ਇਕਾਈ ਹੁੰਦੀ ਹੈ, ਭਾਰਤ ਦੇ ਜ਼ਿਆਦਾ ਭਾਗਾਂ ਵਿੱਚ ਬ੍ਰਾਹਮਣ ਵਰਤਣ ਨੂੰ ਸਭ ਤੋਂ ਉੱਚਾ ਦਰਜ਼ਾ ਦਿੱਤਾ ਜਾਂਦਾ ਗਿਆ ਸੀ ਜਾਤੀ ਵਿਵਸਥਾ ਵਿੱਚ ਇੱਕ ਨਿਸ਼ਚਿਤ ਵੇਖਣ ਨੂੰ ਮਿਲਦਾ ਹੈ ਸਾਰੀਆਂ ਜਾਤਾਂ ਵਿੱਚ ਨਿਸ਼ਚਿਤ ਵਿੱਚ ਰੱਖਿਆ ਗਿਆ ਹੈ। ਇਸ ਤਰਤੀਬ ਉੱਪਰਲੇ ਵਿੱਚ ਨਿਯਮਤ ਜਾਤੀਆਂ ਦਾ ਦਰਜ਼ਾ ਤਾਂ ਲਗਪਗ ਨਿਸ਼ਚਿਤ ਹੀ ਹੁੰਦਾ ਸੀ ਪਰ ਵਿਚਲੀਆਂ ਜਾਤਾਂ ਨੂੰ ਕੁੱਝ ਅਸ਼ਪਸਟਾ ਸੀ ਪਰ ਫਿਰ ਇੱਕ ਦੂਜੇ ਸਥਾਨ ਉੱਤੇ ਤੀਜੇ ਸਥਾਨ ਉੱਤੇ ਵੈਸ਼ ਆਉਂਦਾ ਹੈ ਜਾਤੀ ਵਿਵਸਥਾ ਉੱਪਰ ਕੁੱਝ ਅਜਿਹੇ ਅਜਿਹੇ ਸਪਸ਼ਟ ਅਤੇ ਨਿਯਮ ਮਿਲਦੇ ਹਨ ਜਿਹੜੇ ਕਿ ਦੱਸਦੇ ਹਨ, ਕੋਈ ਵੀ ਵਿਅਕਤੀ ਕਿਹੜੀ ਜਾਤ ਨਾਲ ਸੰਬੰਧਿਤ ਮੇਲ ਜੋਲ ਰੱਖਦਾ ਹੈ, ਧੰਨਵਾਦ।